ਜਦੋਂ ਕਿਸੇ ਦੇਸ ਵਿੱਚ ਬਹੁਤਿਆਂ ਆਦਮੀਆਂ ਨੂੰ ਕੰਮ ਕਰਨ ਦੀ ਸਮਰਥਾ ਜਾਂ ਕਲਾ ਤੇ ਯੋਗਤਾ ਰੱਖਦਿਆਂ ਹੋਇਆ ਕੰਮ ਕਰਨਾ ਨਾ ਮਿਲੇ।

ਉਹਨਾਂ ਨੂੰ ਕੋਈ ਵੀ ਕੰਮ ਨਹੀਂ ਮਿਲਦਾ ਉਹ ਕੰਮ ਕਰ ਸਕਦੇ ਹਨ, ਉਹਨਾਂ ਪਾਸ ਕੋਈ ਹੁਨਰ ਵੀ ਹਨ, ਪੜ੍ਹੇ ਲਿਖੇ ਬਹੁਤ ਹਨ ਉਹਨਾਂ ਨੂੰ ਕੋਈ ਪੁੱਛਦਾ ਤੱਕ ਨਹੀਂ। ਬੇਰੁਜ਼ਗਾਰੀ ਵੀ ਦੋ ਕਿਸਮਾਂ ਹਨ ਸਾਡੇ ਦੇਸ ਵਿੱਚ ਇਹ ਬੇਰੁਜ਼ਗਾਰੀ ਦੀ ਬਿਮਾਰੀ ਦੋਹਾਂ ਪੱਖਾਂ ਤੋਂ ਮਿਲਦੀ ਹੈ ਇਸ ਬੇਰੁਜ਼ਗਾਰੀ ਕਰਕੇ ਸਾਡੇ ਦੇਸ ਦੇ ਕਿਰਤੀ ਲੋਕ ਆਪਣਾ ਭਾਅ ਭਾਂਡਾ ਵੇਚ ਕੇ ਅਮਰੀਕਾ, ਅਫ਼ਰੀਕਾ, ਡੁਬਈ ਤੇ ਇੰਗਲੈਂਡ ਵਿੱਚ ਜਾ ਕੇ ਰੁਜ਼ਗਾਰ ਲਈ ਕਿਸਮਤ ਅਜਮਾਉਂਦੇ ਹਨ ਜਿਹਨਾਂ ਵਿੱਚ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਤੇ ਮੁੱਖ ਕਾਰਨ ਹੈ ਸਾਡੇ ਦੇਸ ਦੀ ਆਬਾਦੀ, ਜੋ ਹਰ ਪਲ ਵੱਧ ਰਹੀ ਹੈ। ਪਰ ਉਸਦੇ ਟਾਕਰੇ ਵਿੱਚ ਕਾਰਖਾਨੇ ਇੰਨੇ ਨਹੀਂ ਖੁਲਦੇ ਕਿ ਹਰੇਕ ਆਦਮੀ ਨੂੰ ਮਜ਼ਦੂਰੀ ਮਿਲ ਸਕੇ ਪਰ ਮਜ਼ਦੂਰ ਜਿੱਥੇ ਤੱਕ ਹੋ ਸਕੇ ਉਹ ਬਾਹਰ ਜਾਣ ਦਾ ਹੀ ਸੋਚਦੇ ਹਨ ਇਸ ਤੋਂ ਛੁੱਟ ਸਾਡਾ ਵਿੱਦਿਆ ਵੀ ਠੀਕ ਨਹੀਂ, ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਲਾਰਡ ਮੈਕਾਲੇ ਦੀ ਚਲਾਈ ਹੋਈ ਵਿੱਦਿਆ ਪ੍ਰਣਾਲੀ ਅਜੇ ਚਾਲ ਹੈ, ਪੜ੍ਹੇ ਲਿਖੇ ਆਦਮੀਆਂ ਵਿੱਚ ਦੂਜਿਆਂ ਨਾਲੋਂ ਵਧੇਰੇ ਬੇਰੁਜ਼ਗਾਰੀ ਹੈ ਕਿਉਂਕਿ ਇਹਨਾਂ ਵਿੱਚ ਸੋਚ ਦੀ ਘਾਟ ਤੋਂ ਹੁਣ ਹੈ ਸਾਡੀ ਪੜ੍ਹਾਈ ਕੇਵਲ ਪੁਸਤਕ ਪੜ੍ਹਾਈ ਹੀ ਹੈ, ਇੱਕ BA ਪਾਸ ਆਦਮੀ ਬਿਨਾਂ ਇਸਦੇ ਕਿ ਉਹ

ਉਹਨਾਂ ਨੂੰ ਦੱਸੀ ਵਿੱਦਿਆ ਕੋਈ ਨਹੀਂ ਦਿੱਤੀ ਜਾਂਦੀ ਤੇ ਕਲਰਕ ਦੀਆਂ ਇੰਨੀਆਂ ਨੌਕਰੀਆਂ ਹੀ ਨਹੀਂ ਹੁੰਦੀਆਂ ਜੋ ਸਭ ਨੂੰ ਦਿੱਤੀਆਂ ਜਾਣ ਦੇਸ ਨੂੰ ਆਜ਼ਾਦੀ ਪਿੱਛੋਂ ਕਈ ਔਂਕੜਾਂ ਦਾ ਟਾਕਰਾ ਵੀ ਕਰਨਾ ਪਿਆ ਹੈ ਆਸ ਹੈ ਕਿ ਸਰਕਾਰ ਇਸ ਵੱਲ ਗਹੁ ਕਰੇਗੀ ਤਾਂ ਜੋ ਛੇਤੀ ਇਹ ਬਿਮਾਰੀ ਦੂਰ ਕੀਤੀ ਜਾ ਸਕੇ, ਇਹਨਾਂ ਪਿੱਛਲੇ ਸਾਲਾਂ ਵਿੱਚ ਸਰਕਾਰ ਨੇ ਇਸ ਲਈ ਬੜੇ ਉਪਰਾਲੇ ਕੀਤੇ ਹਨ। ਕਿਤਾਬੀ ਪੜ੍ਹਾਈ ਨਾਲ ਵਿਦਿਆਰਥੀਆਂ ਨੂੰ ਦਸਤੀ ਵਿਦਿਆ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪੜ੍ਹਾਈ ਕਰਨ ਪਿੱਛੋਂ ਉਹ ਕਲਰਕਾਂ ਦੀ ਨੌਕਰੀ ਲਈ। ਨਾ ਦੌੜੇ ਫਿਰਨ, ਉਹਨਾਂ ਨੂੰ ਜੇ ਕੋਈ ਹੁਨਰ ਆਉਂਦਾ ਹੋਵੇਗਾ, ਤਾਂ ਉਹ ਆਪਣੇ ਕੰਮ ਖੋਲ ਲੈਣਗੇ ਸਰਕਾਰ ਵੱਲੋਂ ਕਾਫ਼ੀ ਕਾਰਖਾਨੇ ਆਦਿ ਖੁੱਲ ਜਾਣੇ ਚਾਹੀਦੇ ਹਨ ਤਾਂ ਜੋ ਕੁੱਝ ਵਿਹਲੇ ਫਿਰਦੇ ਆਦਮੀ ਕਾਰੇ ਲੱਗ ਜਾਣ ਅਸਲ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ ਕ੍ਰਾਂਤੀ ਨਾਲ ਇਸਦਾ ਉਦਯ ਹੋਏ ਆਖਿਆ ਜਾ ਸਕਦਾ ਹੈ। ਮਹਾਤਮਾ ਗਾਂਧੀ ਜੀ ਵੀ ਇਸ ਗੱਲ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਆਖਦੇੇ ਸਨ ਕਿ ਮਸ਼ੀਨ ਦੀ ਵਰਤੋਂ ਬੇਰੁਜ਼ਗਾਰੀ ਬਣਾ ਰਹੀ ਹੈ ਕਿਉਂਕਿ ਮਸ਼ੀਨਾਂ

ਆਧੁਨਿਕ ਵਿਗਿਆਨਕ ਯੁੱਗ ਵਿੱਚ ਅਜਿਹੇ ਵਿਚਾਰ ਹਾਸੋ ਹੀਣੇ ਜਾਂਦੇ ਹਨ, ਮਸ਼ੀਨਾਂ ਦੀ ਵਰਤੋਂ ਤੋਂ ਮੂੰਹ ਮੋੜ ਜਚਦਾ ਨਹੀਂ। ਜਿਹੜਾ ਵਿਹਲਾ ਫਿਰਦਾ ਹੈ ਉਸਨੂੰ ਕੋਈ ਕੰਮ ਕਰਨ ਨੂੰ ਨਹੀਂ ਲੱਭਦਾ ਉਸਨੇ ਫਿਰ ਚੋਰੀ, ਠੱਗੀ ਆਦਿ ਹੀ ਕਰਨੀ ਹੈ ਕਿਉਂਕਿ ਉਹਨੇ ਪੇਟ ਨੂੰ ਤਾਂ ਜ਼ਰੂਰ ਹੀ ਝੁਲਣਾ ਦੇਣਾ ਹੈ, ਤਦੇ ਕਿਸੇ ਨੇ ਠੀਕ ਹੀ ਕਿਹਾ ਹੈ ਵਾਹ ਨੀ ਤਪੈਦਿਕ ਦੀਏ ਮਾਰੀਏ, ਨਾ ਬਣਾ ਸਾਨੂੰ ਚੋਰ ਡਾਕੂ ਜੁਆਰੀਏ ਇਸ ਤਰ੍ਹਾਂ ਵਿਹਲੇ ਆਦਮੀ ਘੁੰਮਦੇ ਫਿਰਦੇ ਹਨ, ਜਦੋਂ ਉਹਨਾਂ ਨੂੰ ਕੋਈ ਕੰਮ ਨਾ ਮਿਲੇਗਾ, ਤਾਂ ਉਹਨਾਂ ਨੇ ਜ਼ਰੂਰ ਹੀ ਬੁਰੇ ਕੰਮ ਕਰਨੇ ਹਨ, ਇਸ ਤਰੀਕੇ ਨਾਲ ਚੰਗੇ ਭਲੇ ਆਦਮੀ ਦਾ ਮਨ ਬਰ ਪਾਸੇ ਲੱਗ ਜਾਂਦਾ ਹੈ। ਬੇਰੁਜ਼ਗਾਰੀ ਅੱਜ ਕੱਲ੍ਹ ਇੱਕ ਅਬਿਸ਼ਾਪ ਬਣ ਗਈ ਹੈ ਪੜ੍ਹਿਆ ਲਿਖਿਆ ਬੰਦਿਆ ਬੇਰੁਜ਼ਗਾਰ ਹੀ ਘੁੰਮਦਾ ਹੈ। ਅਨਪੜ੍ਹ ਲੋਕ ਵੀ ਬੇਰੁਜ਼ਗਾਰ ਹੀ ਘੁੰਮਦੇ ਹਨ ਪੜ੍ਹੇ ਲਿਖੇ ਬੰਦੇ ਨੌਕਰੀਆਂ ਵਾਸਤੇ ਥਾਂ ਥਾਂ ਤੇ ਜਾਂਦੇ ਹਨ, ਪਰ

ਬਹੁਤ ਛੇਤੀ ਇਹ ਰੋਗ ਦੂਰ ਹੋ ਜਾਵੇਗਾ, ਕਿਉਂਕਿ ਇਸਦਾ ਇਲਾਜ਼ ਵਿਚਾਰ ਅਧੀਨ ਹੈ ਹਰ ਆਦਮੀ ਨੂੰ, ਹਰ ਇਨਸਾਨ ਨੂੂੰ ਆਪਣੀ ਸੋਚ ਉੱਚੀ ਰੱਖਣੀ ਚਾਹੀਦੀ ਹੈ ਅਨਪੜ੍ਹ ਪੜ੍ਹੇ ਲਿਖੇ ਬੰਦਿਆਂ ਵਿੱਚ ਕੋਈ ਸਮਾਨਤਾ ਨਹੀਂ ਹੈ ਅਨਪੜ੍ਹ ਬੰਦਾ ਵਿਹਲਾ ਘੁੰਮ ਕੇ ਵੀ ਰਿਕਸ਼ਾ, ਟੈਂਪੂ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਹੈ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਹੈ। ਪੜ੍ਹਿਆ ਲਿਖਿਆ ਇਨਸਾਨ ਡਿਗਰੀਆਂ ਹੋਣ ਤੇ ਵੀ ਉਹ ਨੌਕਰੀਆਂ ਵਿ~ ਅਧੀਨ ਰਹਿ ਜਾਂਦਾ ਹੈ, ਉਹ ਨੌਕਰੀਆਂ ਵਾਸਤੇ ਥਾਂ ਥਾਂ ਘੁੰਮਦਾ ਹੈ। ਭਾਖੜੇ ਜਿਹੇ ਡੈਮ ਉਗਾਹੀ ਕਰਦੇ ਹਨ ਕਿ ਅਗਲੇ ਸਾਲਾਂ ਵਿੱਚ ਕਾਫ਼ੀ ਕਾਰਖਾਨੇ ਖੁਲਣਗੇ, ਭਾਰਤ ਵਿੱਚ ਬੇਰੁਜ਼ਗਾਰੀ ਦਾ ਨਾਂ ਤੱਕ ਨਹੀਂ ਰਹੇਗਾ, ਜਦ ਸਾਡੇ ਦੇਸ ਵਿੱਚ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ, ਤੇ ਸਾਡਾ ਦੇਸ ਖ਼ੁਸ਼ਹਾਲ ਬਣ ਜਾਵੇਗਾ ਤੇ ਰੋਜ਼ਗਾਰ ਦੇ ਕਈ ਸਾਧਨ ਉਪਲਬਧ ਹੋ ਜਾਣਗੇ, ਜਿਹਨਾਂ ਨੌਕਰੀਆਂ ਕਰਕੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ, ਉਹ ਆਪਣੇ ਦੇਸ ਰਹਿ ਕੇ ਵੀ ਨੌਕਰੀ ਕਰ ਸਕਦੇ ਹਨ, ਤੇ ਆਪਣੇ ਤੇ ਆਪਣੇ ਪਰਿਵਾਰ ਦਾ ਢਿੱਡ ਪਾਲ ਸਕਦੇ ਹਨ ਤੇ ਆਪਣੇ ਬੱਚਿਆਂ ਨੂੰ ਉੱਚ ਸਿਕਸ਼ਾ ਵੀ ਪ੍ਰਦਾਨ ਕਰ ਸਕਦੇ ਹਨ।

ਸਤਿ ਸ੍ਰੀ ਅਕਾਲ ਮੇਰਾ ਨਾਮ ਸੋਨੀਆ ਹੈ ਮੇਰੀ ਉਮਰ ਬਾਈ ਮੇਰੀ ਉਮਰ ਬਾਈ ਸਾਲ ਹੈ ਮੈਂ ਮੈਂ ਰਾਜਪੁਰਾ ਦੀ ਰਹਿਣ ਵਾਸੀ ਹਾਂ। ਮੈਂ ਤੁਹਾਨੂੰ ਅੱਜ ਦੀਵਾਲੀ ਬਾਰੇ ਦੱਸਣਾ ਚਾਹੁੰਦੀ ਹਾਂ, ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ, ਦੀਵਾਲੀ ਦੀ ਰਾਤ ਨੂੰ ਘਰਾਂ, ਦੁਕਾਨਾਂ ਰੌਸ਼ਨੀਆਂ ਸਜਾਈਆਂ ਜਾਂਦੀਆਂ ਨੇ, ਇਹ ਹਿੰਦੂਆਂ ਦਾ ਇੱਕ ਮਹੱਤਵਪੂਰਨ ਪ੍ਰਸਿੱਧ ਤਿਉਹਾਰ ਹੈ।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 ਸਫਾਈਆਂ ਕੀਤੀਆਂ ਜਾਂਦੀਆਂ ਹਨ, ਵੱਖ-ਵੱਖ ਤਰ੍ਹਾਂ ਦੇ ਪਕਵਾਨ ਅਤੇ ਮਠਿਆਈਆਂ ਨੂੰ ਤਿਆਰ ਕੀਤੀ ਜਾਂਦਾ ਹੈ। ਪਿਆਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਘਰ ਵਿੱਚ ਤੋਹਫ਼ੇ ਵੰਡੇ ਜਾਂਦੇ ਹਨ, ਮਿਠਾਈਆਂ ਆਦਾਨ-ਪ੍ਰਦਾਨ ਕੀਤੀਆਂ ਜਾਂਦੀਆਂ ਹਨ ਲੋਕ ਦੁਸ਼ਮਣੀ ਭੁਰਾ ਭੁਲਾ ਕੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਹਨ। ਬੱਚੇ ਇੱਕ ਮਹੀਨੇ ਪਹਿਲਾਂ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਹ~ ਫਿਰ ਦੀਵਾਲੀ ਦੀ ਰਾਤ ਨੂੰ ਬਜ਼ੁਰਗ ਵੀ ਪਟਾਕਿਆਂ ਦੀ ਰੌਣਕ ਵਿੱਚ ਸ਼ਾਮਲ ਹੋ ਜਾਂਦੇ ਹਨ।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 ਇਹ ਮਾਹੌਲ ਖ਼ੁਸ਼ੀ ਭਰਿਆ ਅਤੇ ਬਹੁਤ ਹੀ ਖ਼ੁਸ਼ਹਾਲ ਹੁੰਦਾ ਹੈ, ਦੀਵਾਲੀ ਵਾਲੇ ਦਿਨ ਸਾਰੇ ਨਵੇਂ ਨਵੇਂ ਕੱਪੜੇ ਪਾਉਂਦੇ ਹਨ, ਜੈਨੀਆਂ ਦੇ ਗੁਰੂ ਮਹਾਵੀਰ ਜੀ ਨੂੰ ਨਿਰਵਾਨ ~ਪਤ ਹੋਇਆ ਇਸ ਦਿਨ ਇਸ ਕਰਕੇ ਜੈਨੀ ਲੋਕ ਦੀਵਾਲੀ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਨੂੰ ਵੀ ਗਵਾਲੀਅਰ ਦੇ ਕੋਲੇ ਪਹਾੜੀ ਰਾਜਿਆਂ ਛਡਾਇਆ ਸੀ ਤੇ ਦੀਵਾਲੀ ਵਾਲੇ ਦਿਨ ਉਹ ਹਰਿਮੰਦਰ ਪਹੁੰਚੇ ਸਨ, ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਦੀਵਾਲੀ ਵਾਲੇ ਦਿਨ ਭਾਰਤ ਦੇ ਹਰ ਸ਼ਹਿਰ ਪਿੰਡ ਵਿੱਚ ਬਹੁਤ ਚਹਿਲ ਪਹਿਲ ਹੁੰਦੀ ਸੀ ਚਾਰੇ ਪਾਸੇ ਰੌਣਕਾਂ ਨਾਲ ਭਰਪੂਰ ਬਾਜ਼ਾਰ ਹੁੰਦੇ ਸਨ, ਲੋਕੀ ਦੀਵਾਲੀ ਨੂੰ ਠੀਕ ਮਹੀਨੇ ਪਹਿਲਾਂ ਠੀਕ ਇੱ~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

ਦਾ ਨਜ਼ਾਰਾ ਅਦਭੁੱਤ ਦ੍ਰਿਸ਼ ਪੇਸ਼ ਕਰਦਾ ਸਨ ਦੀਵਾਲੀ ਭਾਵੇਂ ਇੱਕ ਹੀ ਰਾਤ ਨੂੰ ਮਨਾਈ ਜਾਂਦੀ ਸੀ ਲੇਕਿਨ ਲੋਕਾਂ ਦੇ ਵਿੱਚ ਇਸ ਨੂੰ ਮਨਾਉਣ ਦਾ ਚਾਅ ਸਵੇਰ ਤੋਂ ਹੀ ਹੁੰਦਾ ਸੀ ਲੋਕ ਬਾਜ਼ਾਰਾਂ ਵਿੱਚ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 ਜੇਕਰ ਰਾਤ ਨੂੰ ਦਰਵਾਜ਼ੇ ਖਿੜਕੀਆਂ ਰੱਖ ਕੇ ਤਾਂ ਲੱਛਮੀ ਉਹਨਾਂ ਦੇ ਘਰ ਜ਼ਰੂਰ ਆਵੇਗੀ ਪਰ ਇਸ ਦਿਨ ਜੂਆ ਖੇਡਦੇ, ਜਿਹੜੇ ਕਿ ਬਹੁਤ ਹੀ ਆਦਤ ਹੈ ਇਸ ਲੋਕ ਆਪਸ ਵਿੱਚ ਅੰਤਰ ਪ੍ਰੇਮ ਪਿਆਰ ਵਧਾਉਂਦੇ ਨਵੀਂ ਸਾਂਝ ਪੈਦਾ ਕਰਦੇ ਹਨ ਭਾਰਤ ਤਿਉਹਾਰਾਂ ਦਾ ਦੇਸ, ਭਾਰਤੀ ਤਿਉਹਾਰ ਦੇ ਦੇਸ ਹੁੰਦੇ ਹਨ ਕੁੱਝ ਤਿਉਹਾਰ ਸਾਡੇ ਇਤਿਹਾਸਕ ਵਿਰਸੇ ਨਾਲ ਸੰਬੰਧਿਤ ਅਤੇ ਕੁੱਝ ਧਾਰਮਿਕ ਵਿਰਸੇ ਨਾਲ, ਦੀਵਾਲੀ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਤਿਉਹਾਰ ਹੈ, ਇਸ ਦਾ ਸੰਬੰਧ ਭਾਰਤ ਦੇ ਧਾਰਮਿਕ ਵਿਰਸੇ ਨਾਲ ਵੀ ਹੈ l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

ਇਸ ਦਿਨ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਵਾਪਸ ਅਯੋਧਿਆ ਹੁੰਦੇ ਤੇ ਲੋਕਾਂ ਨੇ ਖ਼ਸ਼ੀ ਨਾਲ ਦੀਪਮਾਲਾ ਕੀਤੀ l ਉਸ ਦਿਨ ਦੀ ਯਾਦ ਵਿੱਚ ਵੀ ਅੱਜ ਤਿਉਹਾਰ ਮਨਾਇਆ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਇਹ ਦਿਨ ਛੇਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਸਿੱਖਾਂ ਦੇ ਤੋਂ ਰਿਹਾਅ ਹੋਏ ਸਨ ਉਹਨਾਂ ਨੇ ਤਿਉਹਾਰ ਮਨਾਉਂਦੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦੀਵਾਲੀ ਦੇਖਣ ਯੋਗ ਦਾਲ ਰੋਟੀ ਦੀਵਾਲੀ ਅੰਮ੍ਰਿਤਸਰ ਦੀ ਹੀ ਹੁੰਦੀ ਹੈ

ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਸੀ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ, ਲੱਛਮੀ ਪੂਜਾ ਦੀਵਾਲੀ ਵਾਲੇ ਦਿਨ ਨਵਾਂਂ ਭਾਂਡਾ ਖ਼ਰੀਦਣਾ ਸੁੱਭ ਸ਼ਗਨ ਮੰਨਿਆ ਜਾਂਦਾ ਸੀ ਇਸ ਦਿਨ ਆਪਣੇ ਘਰਾਂ ਵਿੱਚ ਲੱਛਮੀ ਦੀ ਪੂਜਾ ਕਰਦੇ ਸਨ, ਪਵਿਤਰਤਾ ਬਣਾਈ ਰੱਖਣ ਦੀ ਲੋੜ ਹੁੰਦੀ ਸੀ ਉਹਨਾਂ ਵਿੱਚ ਦੀਵਾਲੀ ਦੇ ਧਾਰਮਿਕ ਇਤਿਹਾਸਕ ਅਤੇ ਮਹੱਤਵ ਨੂੰ ਮੁੱਖ ਰੱਖਦਿਆਂ ਹੀ ਉਹਨਾਂ ਦੀ ਇਸ ਪਵਿਤਰਤਾ ਕਾਇਮ ਰੱਖਣ ਦੀ ਲੋੜ ਤੇ ਬਹੁਤ ਜ਼ਿਆਦਾ ਹੁੰਦੀ ਸੀ ਕੁੱਝ ਲੋਕ ਵਹਿਮਾਂ ਭਰਮਾਂ ਦੀ ਆੜ ਵਿੱਚ ਟੂਣੇ ਕਰਦੇੇ ਫਿਰਦੇ ਸਨ ਅੰਤ ਦੀ ਆਤਿਸ਼ਬਾਜ਼ੀ ਵਿੱਚ ਸਾਡਾ ਵਾਤਾਵਰਨ ਸਾਰਾ ਵਾਤਾਵਰਨ ਸਾਡਾ ਸੀ l ਦੂਸ਼ਿਤ ਕਰ ਦਿੰਦੇ ਸਨ ਵਾਧੂ ਦੇ ਤੋਹਫ਼ੇ ਖ਼ਰਚੇ ਕਰਦੇ ਕਈ ਦੀਵਾਲੀਆਂ ਵਿੱਚ ਦੀਵਾਲਾ ਕੱਢ ਬੈਠਦੇ ਸਨ, ਅੰਤਾਂ ਵਿੱਚ ਮਠਿਆਈਆਂ ਖਾ ਕੇ ਬਿਮਾਰ ਹੋ ਜਾਂਦੇ l ਇਸ ਬ~ ਇਸ ਸਭ ਤੋਂ ਬਚਕੇ ਦੀਵਾਲੀ ਦੀ ਪਵਿਤਰਤਾ ਕਾਇਮ ਰੱਖਣ ਦੀ ਲੋੜ ਹੈ ਸਮੁੱਚੇ ਰੂਪ ਵਿੱਚ ਦੀਵਾਲੀ ਸਾਡਾ ਖ਼ੁਸ਼ੀਆਂ ਭਰਿਆ ਤੇ ਸਾਂਝਾਂ ਦਾ ਤਿਉਹਾਰ ਹੈ l ਇਸ ਦੀ ਰੋਸ਼ਨੀ ਅਤੇ ਸਰੀਰਕ ਭਾਈਚਾਰਕ ਖ਼ੁਸ਼ਹਾਲੀ ਲੁਕੀ ਹੋਈ ਹੈ ਇਹ ਤਿਉਹਾਰ ਸਾਨੂੰ ਬਾਹਰੋਂ ਵੀ ਰੋਸ਼ਨ ਨਹੀਂ ਕਰਦਾ ਸਗੋਂ ਅੰਦਰੋਂ ਵੀ ਤੇ ਪੱਖਪਾਤ ਦੇ ਤਿਉਹਾਰ ਤੇ ਮੁਕਤ ਕਰਦਾ ਹੈ। ਭਾਰਤ ਵਿੱਚ ਦੀਵਾਲੀ ਦਾ ਤਿਉਹਾਰ ਤੇ ਸਾਡੀ ਧਰਤੀ ਤੇ ਬਹੁਤ ਹੀ ਪ੍ਰਮੁੱਖ ਮੰਨਿਆ ਜਾਂਦਾ ਸੀ ਭਾਰਤ ਵਿੱਚ ਹਰ ਸਾਲ ਬਹੁਤੇ ਤਿਉਹਾਰ ਮਨਾਏ ਜਾਂਦੇ ਹਨ, ਸਭ ਤੋਂ ਮਸ਼ਹੂਰ ਮਨਾਏ ਜਾਣ ਵਾਲਾ ਤਿਉਹਾਰ ਦੀਵਾਲੀ ਹੈ ਦੀਵਾਲੀ ਵਿੱਚ

ਦੌਲਤ, ਸਫ਼ਲਤਾ ਅਤੇ ਖ਼ੁਸ਼ੀਆਂ ਨੂੰ ਲੈ ਕੇ ਆਉਂਦੀ ਸੀ, ਵੱਖ ਵੱਖ ਧਰਮਾਂ ਦੇ ਲੋਕ ਦੀਵਾਲੀ ਮਨਾਉਂਦੇ ਸਨ, ਇਹਨਾਂ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਸੀ ਦੀਵਾਲੀ ਇੱਕ ਤਿਉਹਾਰ ਹੈ l ਜਿਸਦਾ ਹਰ ਕੋਈ ਆਨੰਦ ਲੈਂਦਾ ਸੀ ਇਹ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਵਿੱਚ ਆਉਂਦਾ ਸੀ ਇਹ ਤਿਉਹਾਰ ਵੀਹ ਦਿਨਾਂ ਬਾਅਦ ਮਨਾਇਆ ਜਾਂਦਾ ਸੀ, ਇਸ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਕੁੱਝ ਪ੍ਰਾਚੀਨ ਕਹਾਣੀਆਂ ਵੀ ਹੁੰਦੀਆਂ ਸਨ ਹਿੰਦੂ ਧਾਰਮਿਕ ਇਤਿਹਾਸਕ ਗ੍ਰੰਥਾਂ ਇਸ ਦਿਨ ਭਗਵਾਨ ਸ੍ਰੀ ਰਾਮ ਆਪਣੀ ਪਤਨੀ ਸੀਤਾ ਅਤੇ ਭਰਾ ਲਛਮਣ ਦੇ ਨਾਲ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਆਪਸ ਵਿੱਚ ਜੱਦੀ ਸਥਾਨ ਅਯੋਧਿਆ ਆਏ ਸਨ, ਅਯੋਧਿਆ ਦੇ ਲੋਕ ਦੀਵੇ ਜਗਾ ਕੇ ਉਹਨਾਂ ਦਾ ਸਵਾਗਤ ਕੀਤਾ, ਇਸ ਕਰਕੇ ਇਸ ਤਿਉਹਾਰ ਨੂੰ ਰੋਸ਼ਨੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਸਿੱਖ ਧਰਮ ਦੇ ਇਤਿਹਾਸ ਦੇ ਅਨੁਸਾਰ ਸਿੱਖ ਧਰਮ ਦੇ ਛੇਵੇਂ ਗੁਰੂ ਹਰਿ~ ਸਿੰਘ ਜੀ ਨੂੰ ਮੁਗ਼ਲ ਬਾਦਸ਼ਾਹ ਦੇ

ਜਿਸ ਤਰ੍ਹਾਂ ਬਜ਼ਾਰਾਂ ਵਿੱਚ ਬਹੁਤੀ ਭੀੜ ਹੁੰਦੀ ਸੀ ਅਤੇ ਬਾਜ਼ਾਰ ਸਜੇ ਹੁੰਦੇ ਸਨ, ਦੀਵਾਲੀਆਂ ਨੂੰ ਕੁੱਝ ਪਹਿਲੇ ਲੋਕ ਘਰਾਂ ਦੀ ਸਫ਼ਾਈ ਕਰਦੇ ਸਨ ਅਤੇ ਉਹਨਾਂ ਨੂੰ ਮੋਮਬੱਤੀਆਂ, ਦੀਵਿਆਂ, ਬਿਜ਼ਲੀਆਂ ਲਾਇਟਾਂ ਰੰਗੋਲੀ ਫੁੱਲਾਂ ਆਦਿ ਨਾਲ ਵੀ ਸਜਾਉਂਦੇ ਸਨ, ਲੋਕ ਇਸ ਦਿਨ ਪਟਾਕੇ ਚਲਾਉਂਦੇ ਸਨ ਦੀਵਾਲੀ ਦੀ ਪੂਰਬ ਸੰਧਿਆ ਦੀ ਲੋਕ ਵਿੱਚ ਬਹੁਤ ਸਾਰੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ ਲੋਕ ਇਸ ਦਿਨ ਨਵੇਂ ਕੱਪੜੇ ਮਿਠਾਈਆਂ, ਪਟਾਕੇ ਅਤੇ ਖਿਡੌਣੇ ਖ਼ਰੀਦਦੇ ਸਨ ਉਹ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਤੋਹਫ਼ੇ ਵੰਡਦੇ ਸਨ ਅਤੇ ਇੱਕ ਦਿਨ ਨੂੰ ਮਿਠਾਈਆਂ ਦਿੰਦੇ ਸਨ ਲੋਕ ਦੀਵਾਲੀ ਨੂੰ ਪੂਰਬ ਸੰਧਿਆ ਤੇ ਦੇਵੀ ਲਕਸ਼ਮੀ ਅਤੇ ਭਗਵਾਨ ਜੀ ਦੀ ਪੂਜਾ ਕਰਨ ਲਈ ਆਤਿਸ਼ਬਾਜ਼ੀਆਂ ਦਾ ਆਨੰਦ ਵੀ ਮਾਣਦੇ ਸਨ,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 ਧਾਰਨ ਕਰ ਲੈਂਦੀਆਂ ਸਨ, ਦੀਵਾਲੀ ਸ਼ਬਦ ਦੀਪਾਵਲੀ ਅਰਥਾਤ ਦੀਪਮਾਲਾ ਤੋਂ ਬਣਿਆ ਹੈ, ਜਿਸ ਤੋਂ ਦੀਪਾਵਲੀ ਅਰਥਾਤ ਦੀਪਮਾਲਾ ਤੋਂ ਬਣਿਆ ਰੱਖਿਆ ਗਿਆ ਹੈ ਦੀਵਿਆਂ ਦੀਆਂ ਕਤਾਰਾਂ,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 ਅੱਜ-ਕੱਲ੍ਹ ਦੀਵਿਆਂ ਦੀ ਥਾਂ ਬਲਬਾਂ ਦੀ ਲੜੀਆਂ ਤੇ ਲਾ ਲਈ ਹੈ, ਕੌਮੀ ਤਿਉਹਾਰ ਪੰਜਾਬ ਵਿੱਚ ਕਾਫ਼ਲਾ ਨਿਰੰਤਰ ਚੱਲਦਾ ਰਹਿੰਦਾ ਹੈ, ਇਨ੍ਹਾਂ ਵਿੱਚੋਂ ਕੁੱਝ ਤਿਉਹਾਰ ਮਨੁੱਖੀ ਮਨ ਦੀ ਕੁਦਰਤੀ ਇੱਕਸੁਰਤਾ ਨੂੰ ਪ੍ਰਗਟ ਕਰਦੇ ਹਨ ਅਤੇ ਰੁੱਤਾਂ ਦੇ ਗੇੜ ਵਿੱਚ ਪੈਦਾ ਹੁੰਦੇ ਹਨ, ਕੁੱਝ ਦਾ ਸੰਬੰਧ ਇਤਿਹਾਸਕ ਦੀਵਾਲੀ ਵਾਲੇ ਦਿਨ ਇੱਕ ਅੱਧ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 ਦੀਵਾਲੀ ਵਾਲੇ ਦਿਨ ਹੀ ਬਾਜ਼ਾਰਾਂ ਵਿੱਚ ਰੌਣਕ ਵੇਖਣ ਵਾਲੀ ਹੁੰਦੀ ਸੀ, ਖ਼ਾਸ ਕਰਕੇ ਹਲਵਾਈਆਂ, ਖਿਡੌਣਿਆਂ ਅਤੇ ਪਟਾਕਿਆਂ ਦੀਆਂ ਦੁਕਾਨਾਂ ਰੌਣਕ ਵੱਖਰੀ ਹੁੰਦੀ ਸੀ ਇਸ ਦਿਨ ਲਛਮੀ ਮਾਤਾ ਦੀ ਪੂਜਾ ਹੁੰਦੀ ਸੀ।

ਅੱਜ ਕੱਲ੍ਹ ਦੀਵੇ ਕੇਵਲ ਸ਼ਗਨਾਂ ਮਾਤਰ ਰਹਿ ਜਾਂਦੇ ਸਨ, ਇਹ ਥਾਂ ਮੋਮਬੱਤੀਆਂ ਤੋਂ ਅੱਗੋਂ ਭਾਂਤ ਭਾਂਤ ਬਲਬਾਂ ਲੈ ਲਈ ਸੀ ਅੰਮ੍ਰਿਤਸਰ ਦੀ ਦੀਵਾਲੀ ਵੀ ਵੇਖਣ ਵਾਲੀ ਦੀਵਾਲੀ ਦਾ ਤਿਉਹਾਰ ਇਸ ਬਾਰੇ ਜਾਣਕਾਰੀ ਧੰਨਵਾਦ। ok ਜੀ ਮੇਰਾ ਨਾਮ ਅਮਰਦੀਪ ਸਿੰਘ ਹੈ ਮੈ ਜੋ ਅੱਜ ਦੱਸਣ ਜਾਰ੍ਹਿਆਂ ਆਪਣੇ ਪਿੰਡ ਬਾਰੇ ਸੋਹਾਣਾ ਮੇਰਾ ਪਿੰਡ ਹੈ ਜੀ ਤੇ ਇਸ ਵਿਚ ਬਹੁਤ ਹੀ ਛੋਟੀ ਛੋਟੀ ਗਲੀਆਂ ਹਨ ਇਹ ਪਿੰਡ ਇਕ ਬਹੁਤ ਹੀ ਵੱਡਾ ਪਿੰਡ ਹੈ ਇਸ ਡੀ ਇਕ ਆਪਣੀ ਕਬੱਡੀ ਦੀ team ਹੈ ਇਸਦੀ ਕਬੱਡੀ ਦੀ team ਵੱਖੋਂ ਵੱਖੀ ਥਾਵਾਂ ਤੇ ਵੱਖੋ ਵਖੇ ਮੈਚਾਂ ਵਿਚ ਕਬੱਡੀ ਦੇ first ਨੰਬਰ ਤੇ ਪਹਿਲੇ ਨੰਬਰ ਤੇ ਆਈ ਹੈ ਹਮੇਸ਼ਾ ਤੇ ਇਸਦੇ ਪਿੰਡ ਵਿਚ ਸਬਤੋਂ ਜਿਹੜਾ ਕਿ ਵੱਡਾ ਖਿਡਾਰੀ ਤੇ famous ਖਿਡਾ~ ਮਸ਼ਹੂਰ ਖਿਡਾਰੀ ਜਿੰਨੂ ਕਹਿੰਦੇ ਆ ਉਹ ਪੰਮਾ ਸੋਹਣੇ ਆਲਾ ਇਹਨੇ ਆਪਣਾ ਨਾਮ ਬੋਲ ਬਾਲਨਾ~ ਬੋਲ ਬਾਲਾ ਜੋ ਹੈ ਜੋ ਕਿ ਕਬੱਡੀ ਦੀ ਖੇਡ ਵਿਚ ਇਹਨਾਂ ਕਮਾਇਆ ਹੈ ਕਿ ਇਹਦਾ ਪੂਰਾ ਨਾਮ ਪੰਜਾਬ ਵਿਚ ਚਲਦਾ ਹੈ ਤੇ ਇਹਨੂੰ ਦੂਰ ਬਹੁਤ ਹੀ ਜਿਆਦਾ ਮੈਚਾਂ ਵਿਚ ਸਨਮਾਨਿਤ ਕੀਤਾ ਗਿਆ ਹੈ ਕਈ ਮੈਚਾਂ ਵਿਚ ਕਬੱਡੀ ਦੇ ਟ੍ਰੈਕਟਰ ਨਾਲ ਸਨਮਾਨਿਤ ਕੀਤਾ ਮੋਟਰਸਾਈਕਲ ਗੱਡੀਆਂ ਨਾਲ ਲੋਗ ਸਨਮਾਨਿਤ ਕਰਦੇ ਹਨ ਇਸ ਖੇਡ ਵਿਚ ਕਾਫੀ ਸਾਰੇ ਲੋਗ ਆਪਣਾ ਪੈਸਾ ਲਾਂਦੇ ਹਨ ਤੇ ਉਹ ਲੋਕਾਂ ਜੋ ਉਹ ਲੋਕ ਹੁੰਦੇ ਹਨ ਜੋ ਕਿ ਖਿਡਾਰੀਆਂ ਨੂੰ game ਸਨਮਾਨਿਤ ਕਰਦੇ ਹਨ ਵੀ ਆਪਣੇ ਖਿਡਾਰੀ ਤੇ ਪਾਸੇ ਲਾਉਂਦੇ ਹਨ ਤੇ ਹੁਣ ਜੋ ਮੈ ਤੁਹਾਨੂੰ ਦੱਸਣ ਜਾਰ੍ਹਿਆਂ ਇਹ ਇੱਕ ਫ~ ਕਵੀ ਬਾਰੇ ਦੱਸਿਆ ਗਿਆ ਹੈ ਪ੍ਰਯੋਦ ਸ਼ੀਲ ਧਾਰਾ ਵਿਚ ਪ੍ਰਯੋਦ ਨੂੰ ਇਕ ਵਿਗਿਆਨਿਕ ਦ੍ਰਿਸ਼ਟੀ ਵਜੋਂ ਲਿਆ ਗਿਆ ਹੈ ਜੋ ਕਿ ਕਿਸੇ ਵੀ ਸਥਾਪਤ ਜਾਂ ਜੋ ਜੜ ਮਾਣਸ ਨੂੰ ਅੰਤਿਮ ਸੱਚ ਪ੍ਰਵਾਨ ਨਹੀ ਕਰਦੀ ਏ ਤੇ ਦੇਸ਼ ਕਾਲ ਲਈ ਦੇਸ਼ ਕਾਲ ਦੀ ਬਦਲਦਿਆਂ ਮਾਨਤਾ ਦੇ ਅਨੁਕੂਲ ਹੀ ਤਥਾਂ ਨੂੰ ਫਿਰ ਤੋਂ ਹੀ ਜਾਤਵਿਕ ਪੜਤਾਲ ਦੀ ਹੈ ਇਸ ਧਾਰਾਂ ਨੇ ਪ੍ਰੰਪਰਾ ਦਾ ਖੰਡਨ ਹੀ ਨਾ ਕੀਤਾ ਸਗੋਂ ਇਸ ਵਿਚ ਨਵੇਂ ਜੀਵਨ ਤਥਾਂ ਦੀ ਖੋਜ ਵੀ ਕੀਤੀ ਗਈ ਕੀਤੀ ਅਤੇ ਕਈ ਨਵੀਆਂ ਵਿਚ ਨਵੇਂ ਅਰਥ ਵੀ ਭਰੇ ਇਸ

ਪ੍ਰਭਾਵਿਤ ਕਰਦੇ ਹੋਏ ਕਵੀ ਧਾਰਨ ਨਾਲ ਬੋਧ ਤੇ ਹੈਤਕਾਰੀ ਆਦਿ ਪੱਖਾਂ ਵਿਚ ਬੜਬੋਲਾ ਬਾਦਾ ਜਰੂਰ ਹੋਇਆ ਪਰ ਇਹਨਾਂ ਰਚਨਾਵਾਂ ਵਿਚ ਨਿਜੀ ਤੇ ਵ੍ਯਕਤਿਗਤ ਰੁਚੀਆਂ ਦੀ ਪ੍ਰਬਲਤਾ ਅੰਤਰਮੁਰਖਤਾ, ਆਲੋਚਨਾਤ ਯੋਗਤਾ, ਮਾਨਸਿਕ ਆਦਿ ਦਾ ਵਰਨਣ ਕੀਤਾ ਗਿਆ ਹੈ ਪ੍ਰਯੋਗਸ਼ਾਲ~ ਪ੍ਰਯੋਗਸ਼ੀਲ ਕਵੀ ਧਾਰਾ ਤੋਂ ਮਗਰੋਂ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 ਦੀ ਖੋਜ ਅਤੇ ਚੰਗੇਰੇ ਭਵਿੱਖ ਦੀ ਆਸ ਨੂੰ ਪੇਸ਼ ਕੀਤਾ ਗਿਆ ਹੈ ਇਸ ਤੋਂ ਅਲਾਵਾ ਵਿਅੰਗ ਵ੍ਯਕ੍ਤਿ ਵਿਅੰਗ ਵਿਧੀ ਰਾਹੀਂ ਕਥਨੀ ਤੇ ਕਰਨੀ ਦੀ ਸਥਿਤੀ ਜ਼ਿੰਦਗੀ ਦੇ ਚੇਹਰੇ ਉੱਤੇ

ਸਾਰੀ ਜੀਵਨ ਉਦਯੋਗਿਕ ਵਿਕਾਸ ਪਦਾਰਥ ਰੁਚੀਆਂ ਦੀ ਪ੍ਰਬਲਤਾ ਅਤੇ ਮਸ਼ੀਨੀਕਰਨ ਆਦੀ ਹੈ ਜਿੰਨਾਂ ਵਿਚ ਜਿੰਨਾਂ ਨੇ ਅਜੋਕੇ ਮਨੁੱਖ ਦਾ ਚੈਨ ਖੋ ਕੇ ਉਸ ਦੀ ਜੀਵਨ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

ਭੱਜਦੌੜ ਨੇ ਉਸਦੀ ਮਾਨਸਿਕ ਖਿਚਾਉਕਨ ਵਧਾ ਦਿੱਤੀ ਹੈ ਤੇ ਉਸ ਉਹ ਸੰਤੋਖ ਤੇ ਅਸ਼ਾਂਤੀ ਦੇ ਮਾਹੌਲ ਵਿਚ ਲੋੜੀਂਦੀ ਸ~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 ਜੋ ਵਿਆਪਕ, ਇਤਿਹਾਸਿਕ, ਰਾਜਨੈਤਿਕ ਚੇਤਨਾ ਨਾਲ ਸਤੀ ਨ੍ਯਾਈਂ ਵਿਸ਼ਵਾਸ ਤੇ ਪ੍ਰੇਮ ਵਰਗੀ ਮਨੁੱਖ ਮਨੁੱਖੀ ਨੂੰ ਮੁੱਲਾ ਨੀ ਮੁੱਲਾਂ ਦੀ ਧਰਜਨਮਾਨੀ ਕਰਦੀ ਹੈ ਪਰ ਨਾਲ ਹੀ ਵਿਵਿਸ~ ਵਿਵਸਥਾ ਵੇਵਸਾਰੀ ਬੇਸ~ ਬੇਸਹਾਰਾ ਇਕੱਲਤਾ ਤੇ ਨਿਰਾਸ਼ਾ ਦਾ ਬਾਰ ਪੇਸ਼ ਕਰਦੀ ਹੈ ਇਸ ਧਾਰਾ ਨੇ ਮੁਖ ਕਵੀਆਂ ਵਿਚ ਡਾਕਟਰ ਹਰਭਜਨ ਸਿੰਘ, ਮੀਸਾ ਸੁਰਜੀਤ ਪਾਤਰ, ਜਗਤਾਰ ਤਾਰਾ ਸਿੰਘ, ਭਗਵੰਤ ਸਿੰਘ, ਜਸਵੀਰ ਸਿੰਘ ਆਲੂਵਾਲੀਆਂ ਆਦਿ ਦੇ ਨਾਂ ਆਉਂਦੇ ਹਨ ਜਸਵੰਤ ਸਿੰਘ ਨੇਕੀ ਇੱਕ ਹੋਰ ਵਿਲੱਖਣ ਕਵੀ ਧਾਰਾ ਦਾ ਸਿਰਜਕ ਹੈ ਜੋ ਵਿਗਿਆਨਿਕ ਵਿਗਿਆਨ ਮਨੋਵਿਗਿਆਨ ਦੇ ਨਵੇਂ ਕਲੇ ਪ੍ਰਸਾਰ ਪੇਸ਼ ਕਰਦੀ ਹੈ ਉਸਦੇ ਕਾਵਿ ਵਿਚ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

ਵਿਚ ਲੀਨ ਰਹਿੰਦਾ ਹੈ ਉੱਨੀ ਸੌ ਸੱਤਰ ਈਸਵੀ ਮਗਰੋਂ ਪੰਜਾਬੀ ਵਿਚ ਸੱਤਰ ਈਸਵੀ ਤੋਂ ਬਾਅਦ ਆਪਾਂ ਤੁਹਾਨੂੰ ਇਹ ਦੱਸਣਾ ਚਾਹੰਦੇ ਹਾਂ ਸਾਰੇ ਬੰਦੇ ਘੁੰਮੋ ਫਿਰੋ enjoy ਕਰੋ ਪੇਪਰ ਜੇਪਰ ਜੋ ਵੀ ਹੈ ਜੋ ਵੀ ਬੰਦਾ ਜੋ ਵੀ ਕਰਦਾ ਪਿਆ ਜੋ ਵੀ ਕਰਦਾ ਬੰਦਾ ਕੁੱਲ ਮਿਲਾ ਕੇ ਮਜੇ ਲੈਣੇ ਚਾਹੀਦੀ ਆ ਜਿੰਦਗੀ ਚ ਥੋਨੂੰ ਸ਼ਿਮਲਾ, ਮਨਾਲੀ, ਕਸੌਲੀ, ਸਾਰੇ ਕੀਤੇ ਘੁੰਮਣਾ ਚਾਹੀਦਾ ਇਸ ਕਰਕੇ thank you ਤੁਹਾਡੀ company ਦਾ ਧੰਨਵਾਦ ਹੁਣ ਹੋਗਿਆ ਏ ਸਾਡਾ time ਅਸੀ ਚਾਹੰਦੇ ਆ ਸ਼ਮਾਂ ok bye thank you company ਲਈ ਥੋਡੀ ਹਨ ਜੀ ਸਤ ਸ੍ਰੀ ਅਕਾਲ ਸਾਰੀਆਂ ਨੂੰ, ਮੇਰਾ ਨਾਮ ਸਿਮਰਨ ਪ੍ਰੀਤ ਸਿੰਘ ਤੇ ਮੇਰੀ ਉਮਰ ਆਏ ਤੀਸ ਸਾਲ, ਤੇ ਅਜ ਮੇਨ ਤੁਹਾਡੀ ਨਾਲ ਸਾਂਝੀ ਕਰਨ ਜਾ ਰਯਾ ਕੀ ਮੇਰਾ ਜਿੰਦਗੀ ਦਾ ਸਫ਼ਰ ਜੋ ਕਿ ਮੇਨ ਅਠਾਰਾਂ ਸਾਲ ਤੋ ਬਾਅਦ ਜੋ ਤੇਹ ਕੀਤਾ ਕੀ ਕੀ ਮੇਰੀ life ਨਾਲ ਮੇਰੀ ਜ਼ਿੰਦਗੀ ਏਚ ਵਾਪਰਿਆ। ਓਹ ਗਲ ਆ ਓਦੋ ਦੀ ਦੋ ਹਜ਼ਾਰ ਦਸ ਦੀ ਜਿਦੋਂ ਬਾਰਵੀ ਪਾਸ ਕਰ ਕ ਸਕੂਲ ਏਚੋੰ ਨਿਕ੍ਲ੍ਯਾ ਟੀ ਮੇਰੀ ਸਾਰੇ ਯਾਰ ਦੋਸਤ ਸਾਰੇ ਮੇਰੀ ਬੋਹਤ ਖੁਸ਼ ਸੀ ਘਰ ਵਾਲੀ ਵੀ ਕਾਫੀ ਖੁਸ਼ ਸੀ ਕੋਈ ਕਹ ਰਯ ਸੀ ਕ ਮੇਨ ਕੋਲ੍ਲੇਗੇ ਡੀ ਵਿਚ ਜਾ ਕ ਮੇਂ graduation ਕਰਨੀ ਹੈ ਕੋਈ ਕਹ ਰਯ ਸੀ ਮੇਂ ਏਹਾ ਡਿਪ੍ਲੋਮਾ ਕਰਨਾ ਹੈ ਕੋਈ ਕਹ ਰਯ ਸੀ ਹਾਜੀ ਮੇਂ ਆਰਾਮ ਕਰਨਾ ਆਯ ਮੇਂ ਖੇਡਣਾ ਹੈ। ਯਾ ਕੁਸ਼ ਕਰਨਾ ਹੈ ਮੇਂ ਏਥੀ ਦਾਖਲਾ ਲੇਣਾ ਮੇਂ ਓਥੀ ਦਾਖਲਾ ਲੇਣਾ ਆ। ਓਹ ਇਕ ਜਵਾਨੀ ਦੀ ਉਮਰ ਹੁੰਦੀ ਆਯ ਬਚਾ ਨਾਦਾਨ ਹੁੰਦਾ ਆ, ਓਹਨੁ ਕੁਝ ਨੀ ਸਮਜ ਆਂਦੀ ਤੇ ਮੇਰੀ ਘਰ ਦਯਾ ਦਾ ਇਕ ਇਹੀ ਸੀਗਾ ਕੀ ਏਨੁ ਗੀ ਅੱਸੀ ਆਪਾ ਬਾਹਰ ਭੇਜਣਾ ਹੈ। ਟੀ ਕਰਦੀ ਕ੍ਰੋੰਡੀ ਗੀ ਮਨੁ ਓਹਨਾ ਨੀ ਪਢ਼ਾਈ ਕਰਨ ਲਾ ਤਾ IELTS ਦੀ ਟੀ IELTS ਜਦੋਂ ਮੇਨ ਕੀਤੀ ਤੀਨ ਚਾਰ ਮਹੀਨੀ IELTS ਡੀ ਕਰ ਕ ਗੀ ਮੇਰੀ ਸੱਦੀ ਪੰਚ Band ਆ ਗਏ ਓਹ Band ਡੀ ਨਾਲ ਮਨੁ ਆ ਵੀ ਹਾਂ ਕ ਚਲੋ ਬਾਹਰ ਜਾਵਾਂ ਗੇ ਆਪਣੀ ਜ਼ਨ੍ਦਗੀ ਵਾਡਿਯਾ ਸੰਵਾਰ ਲਾਂ ਗੀ ਟੀ ਮੇਂ IELTS ਕਰ ਕ ਗੀ ਆਪਣਾ ਇੰਗ੍ਲੈੰਡ ਦਾ ਮੇਰਾ ਵੀਸਾ ਲਾਗ ਗਯਾ ਟੀ ਇੰਨਾ Time ਡੀ ਵਿਚ ਵਿਚ ਕਰਦੇ ਸਾਲ ਡੇਢ਼ ਸਾਲ ਲੰਗ ਗਯਾ ਦੋ ਹਜ਼ਾਰ ਬਾਰਾ ਡੀ ਵਿਚ ਜੁਲਾਈ ਦਾ ਮਹੀਨਾ ਦਿਨ ਅਠਾਰਾਂ ਤਾਰੀਖ ਓਹ੍ਦੁ ਮੇਨ ਗ ਇੰਗ੍ਲੈੰਡ ਚਲਾ ਗਯਾ ਕੋਈ ਆਪਣਾ ਨੀ ਸੀ ਓਥੀ ਸਿਰਫ ਇਕ ਮੇਰਾ ਨਾਲ ਦੋਸਤ ਸੀ ਬਚਪਨ ਦਾ। ਅੱਸੀ ਦੋਂਵੇਂ ਜਣੇ ਇੰਗ੍ਲੈੰਡ ਚਲੇ ਗਏ ਓਥੇ ਜਾ ਕੇ ਇਕ ਦੋਸਤ ਹੋਰ ਸੀ ਓਦੇ ਕੋਲੇ ਅੱਸੀ ਜਾ ਕੇ ਠਹਰੇ। ਓਹ ਦੁਨਿਯਾ ਈ ਸਾਨੂ ਵਖਰੀ ਲਾਗ ਰਹੀ ਸੀ। ਵਖਰਾ ਕਯੋਂ ਕ ਜਦੋਂ ਅਥਾਰ ਸਾਲ ਦਾ ਕੋਈ ਹੁੰਦਾ ਆਯ ਕੋਈ ਜਾਦਾ ਇੰਡੀਆ ਡੀ ਵਿਚ ਆਪਣਾ ਕੋਈ ਘੁਮੰ ਫਿਰਨ ਨੀ ਜਾਂਦਾ ਵਧ ਤੋ ਵਧ ਪਹਾਰਾਂ ਏਚ ਚਲੀ ਜਾਂਦੀ ਆ ਟੀ ਮੇਰੀ ਲੈ ਇਕ ਨੌ ਘੰਟਾ ਦਾ ਸਫ਼ਰ ਤੇਹ ਕਰ ਕ

ਕੋਲੇਜ ਦੇ ਲੈ ਸਾਨੂ ਪਤਾ ਨਾ ਲਗੇ ਕੇਹੜੀ ਬਸ ਲੇਨੀ ਆਯ ਕੇਹੜੀ ਟ੍ਰੈਨ ਲੇਨੀ ਆਯ ਕਿਸੀ ਤੋਂ ਪੁੱਛਦੇ ਪੁਛਾਂਦੇ ਆਪਾਂ address ਦੁਸ ਪਾ ਕੇ ਤੇ ਓਥੇ ਪੌਂਚੇ ਕਾਲੇਜ ਚ ਪਢ਼ਾਈ ਕੀਤੀ ਛੇ ਮਹੀਨੇ ਪੜਣ ਤੋ ਬਾਦ ਗੀ ਜਦੋਂ ਕੋਲ੍ਲੇਗੇ ਦਿਯਾਂ ਫੀਸ ਦੇਨਿਯਾਂ ਫੀਸ ਦੇਣ ਵਾਲੀ ਸਾਡੀ ਕੋਲ ਪੇਸੀ ਨਾ ਸੀ ਟੀ ਅੱਸੀ ਕ੍ਯਾ ਕਹ ਕੋਲ੍ਲੇਗੇ ਚੜ ਦੇਂਦੀ ਆ ਟੀ ਅੱਸੀ ਕਾਮ ਕਰਦੀ ਆਂ ਵਾਦਿਯ ਉਸ ਤੋ ਬਾਦ ਅੱਸੀ ਗੀ ਕਾਮ ਕਰ ਡੀ ਵਿਚ ਪੀ ਗਏ ਕਾਮ ਕਾਰ ਕੀਤੀ ਓਥੀ ਕਾਫੀ ਲੋਕਾਂ ਨੀ ਓਥੀ ਸਾਡੀ ਪੇਸੀ ਵੀ ਖਰਾਬ ਕੀਤੀ ਕ੍ਯੋਉਣ ਕ ਅਪਨੀ ਬੰਦੀ ਏ ਕੀ ਕਰਦੀ ਆ ਗੀ ਕਾਮ ਕਰ ਕ ਸਾਨੂ ਪੇਸੀ ਨੀ ਦੇਂਦੀ ਟੀ ਚਲੋ ਤੱਕੀ ਟੁੱਕੀ ਖੰਡੀ ਗੀ ਵਾਦਿਯ ਸੇਤ੍ਟਿੰਗ ਆ ਗਈ

ਟੀ ਅੱਸੀ ਓਹਨਾ ਹਾਲਾਤਾਂ ਨੌ ਅਪਨੀ ਆਪ ਵਿਚ ਵਸਾ ਲੈਣੇ ਆਂ ਪਰ੍ਵਾਬ ਪੈ ਈ ਜਾਂਦਾ ਆਯ ਮਾਮੂਲੀ ਜੈ ਗਲ ਆਯ ਵੀ ਜਿਥੇ ਅੱਸੀ ਆਪਾ ਰਹਨੇ ਆਂ ਓਥੋਂ ਦਾ ਆਹ

ਜੇਰਾ ਮੇਰਾ ਮਿੱਤਰ ਨਾਲ ਗਯਾ ਸੀ ਓਹ ਵ ਮੇਰੀ ਤੋ ਅੱਡ ਹੋ ਗਯਾ ਓਹਨੁ ਕੀਤੀ ਹੋਰ ਨੋਕਰੀ ਮਿਲ ਗਈ ਓਹ ਓਥੀ ਕਰਨ ਲਾਗ ਗਯਾ ਮੇਨ ਇੰਗਲੈਂ ਡੀ ਇਕ ਸ਼ੇਹਰ ਸੋਉਥ ਹਾਲ ਡੀ ਵਿਚ ਚਲਾ ਗਯਾ ਓਥੀ ਜਾ ਕ ਮੇਰੀ ਹੋਰ ਦੋਸਤ ਕਈ ਮਿੱਤਰ ਬਨੀ ਓਹਨਾ ਨੀ ਕੀਤੀ ਹੋਰ ਕਾਮ ਟੀ ਲਾਵਾਯਾ life ਬੋਹਤ ਵਾਦਿਯ ਚਲ ਰਾਇ ਸੀ ਤੇ ਪੰਜ ਸਾਲਾਂ ਬਾਦ ਪੇਸੀ ਕਮੀ ਚੰਗੀ ਇੰਡੀਆ ਨੌ ਭੇਜੀ ਘਰ ਬਾਰ ਬਨਾਯਾ ਆਪਣਾ ਟੀ ਜੇਰਾ ਮਰਾ time ਸੀ ਗਾ ਓਹ ਚ੍ਰ੍ਹ੍ਯਾ ਸੀ ਦੋ ਹਜ਼ਾਰ ਸਤਰ ਦਾ ਦਿਸੰਬਰ ਉਸ ਦਿਸੰਬਰ ਡੀ ਵਿਚ ਇਕ ਵਾਰੀ ਅੱਸੀ ਕਮ ਤੋ ਵਾਪਿਸ ਆ ਰਏ ਤੇ ਕਮ ਤੋ ਵਾਪਿਸ ਆਂਡੀ ਹੋਏ ਸਾਨੂ ਪੁਲਿਸ ਆਲੇ ਨੇ ਰੋਕ ਲਿਆ। ਵੀਸਾ ਤੇ ਸਾਡੇ ਕੋਲ ਸੀ ਗਾ ਨੀ student visa ਸੀ ਗਾ ਓਹ ਸਦਾ ਖਤਮ ਹੋ ਚੁਕਿਆ ਸੀ ਓਹਨਾ ਨੀ ਰੋਕ੍ਯਾ ਵੀ ਤੁਸੀਂ ਏਥੀ ਕੀ ਕਰ ਰਏ ਹੋ? ਮੇਂ ਸੀ ਨਾਲ ਮੇਰੀ ਦੋ ਮੁੰਡੀ ਹੋਰ ਸੀ ਇਕ ਪਾਕਿਸਤਾਨ ਦਾ ਸੀਗਾ। ਟੀ ਓਹਨਾ ਨੀ ਜਦੋਂ ਰੋਕਯਾ ਤੇ ਅੱਸੀ ਕਿਹਾ ਵੀ ਐਸੀ ਤਾ ਜੀ ਗੁਮੰਣ ਵਿਰਣ ਆਏ ਹਾਂ ਆਏ ਐਸੀ ਕਮ ਤੋਂ ਸੀਗੇ ਏਥੇ। ਕਮ ਨਹੀਂ ਕਰ ਸਕਦੇ ਸੀ ਪਰ ਚੋਰੀ ਕਮ ਕਰਦੇ ਹਾਂ। ਤੇ ਜਦੋਂ ਓਹਨਾ ਨੀ ਸਾਨੂ ਫਾਰਯ ਟੀ ਓਹ ਕੇਹੰਡੀ ਵੀ ਤੁਸੀਂ ਆਪਣਾ ਨਾ IDProof ਵਗੇਰਾ ਦਿਖਾਓ ਸਾਨੂ IDProof ਵਗੇਰਾ ਸਾਡੇ ਕੋਲ ਸੀ ਗਾ ਨੀ, ਮੇਨ ਕਿਹਾ ਸਾਡੇ ਕੋਲ ਤਾਂ ਹੈ ਨੀ, ਓਹ ਕੇਹੰਡੀ ਚਲੋ ਠੀਕ ਹੈ। IDProof ਨੀ ਹੈ ਤੁਸੀਂ ਆਪਣਾ ਅੰਗੂਠਾ ਲਾ ਦੋ ਕ੍ਯੋਉਣ ਕ ਜਦੋਂ ਅੱਸੀ ਇੰਡੀਆ ਤੋ ਚਾਰ੍ਹ੍ਡੀ ਆਂ ਟੀ ਸਦਾ ਅਨ੍ਗੋਥਾ ਵਗੇਰਾ ਸਾਰਾ ਆਖਾਂ ਵਗੇਰਾ Scan ਹੁੰਦਿਯਾ ਟੀ ਮੁੜਕੇ ਉਹਨਾਂ ਨੇ ਜਦੋ ਅੰਗੂਠਾ ਲਾਯਾ ਤੇ ਓਹ ਤੇ ਕੇਹੰਦੇ ਵੀ ਤੁਸੀਂ ਤਾਂ ਏਥੇ ਰਹ ਨੀ ਸਕਦੇ ਤੁਸੀਂ ਤਾਂ ਤੁਹਾਡਾ ਜੇਰਾ Visa ਦੀ ਮਾਨ੍ਯਾਦ ਹੈ ਓਹ ਖਤਮ ਹੋਈ ਫਿਰਦੀ ਹੈ ਤੁਹਾਨੂ ਲੇ ਕ ਜਾਣਾ ਫੇਰ ਟੀ ਓਹ੍ਦੁ ਮੁਰਰ ਕ ਫੇਰ ਸਾਨੂ ਅਪਨੀ ਨਾਲ ਏ ਲੀ ਗਏ ਜਦੋਂ ਲੀ ਕ ਗਏ ਟੀ ਓਹਨਾ ਨੀ ਪੋਲਿਕੇ ਸ੍ਤਾਤਿਓਂ ਡੀ ਵਿਚ ਠਾਨੀ ਡੀ ਵਿਚ ਸਾਨੂ ਓਥੀ ਡਾਕ੍ਯ ਟੀ ਕੇਹੰਡੀ ਵੀ ਤੁਸੀਂ ਏਥੀ ਰਹੋ ਜਿਨਾ Time ਤਕ ਨਾ ਤੁਹਾਡੀ ਇਮ੍ਮਿਗ੍ਰਾਤਿਓਂ Officer ਨੀ ਆਂਡੀ ਵੀ ਤੁਹਾਨੂ ਏਥੇ ਰਹਨਾ ਪੈਣਾ। ਓਹਦੇ ਵਿਚ ਇਕ ਛੋਟਾ ਜਯਾ ਕਮਰਾ ਸੀ ਜਿਥਯ ਬਾਸ ਬੰਦਾ ਪੀ ਸਕਦਾ ਇਕ Concrete ਦਾ ਚੇਮੇੰਟ ਦਾ ਬਨਯ ਹੋਯਾ ਇਕ ਬੇਦ ਸੀ ਗਾ ਓਹ ਬੇਦ ਊਟੀ ਨਾ ਗਦਾ ਨਾ ਚਾਦਰ ਟੀ ਨਾਲ ਇਕ ਛੋਟਾ ਜਯਾ ਪਾਨਾ ਆਪਣਾ ਬਾਥਰੂਮ ਤੱਤੀ ਪੇਸ਼ਾਬ ਕਰ ਬਣਿਆ ਹੋਯਾ ਸੀਗਾ ਤੇ ਬੱਸ ਓਦੇ ਵਿਚ ਹੀ ਇਕ ਛੋਟੀ ਜੀ ਇਕ ਆਹ ਜਗਾ ਦਿਤੀ ਹੋਈ ਸੀ ਜੇ ਅਪ੍ਪਾਂ ਕਿਸੀ ਨੂ ਬੁਲਾਨਾ ਹੈ ਵੀ ਪਾਣੀ ਪੀਨਾ ਹੈ ਯਾ ਕੁਛ ਕਰਨਾ ਹੈ। ਉਸ ਤੋ ਇਲਾਵਾ ਉਸ ਕਾਮਰੀ ਏਚ ਸਾਰਾ ਅੰਧੇਰਾ ਸੀ ਟੀ ਮੇਂ ਓਥੀ ਤਿਲੇਸ ਗਿਨੀ ਜਾਂਵਾ ਗੀ ਕਰਨ ਨੂ ਤਾਂ ਕੁਝ ਹੈ ਨੀ ਸੀ ਓਹ ਰਾਤ ਮੇਰੀ ਸਬ ਤੋ ਬੁਰੀ ਰਾਤ ਸੀ ਗੀ ਤੀਨ ਹਜ਼ਾਰ ਟਾਈਲਾਂ ਸੀ ਛੋਟੀਆਂ ਛੋਟੀਆਂ ਜੇੜੀਯਾਂ ਮੈ ਗਿਨਿਯਾ ਤੀਨ ਹਜ਼ਾਰ ਇਕ ਸੋ ਕੁਝ ਸੀ ਗਿਆ ਟਾਈਲਾਂ ਟੀ ਤਕ਼ਰੀਬਨ ਛੋਡਾ ਤੋ ਪੰਦ੍ਰ ਘੰਟਾ ਉਸ ਕਮਰੇ ਏਚ ਰੇਹਾਨ ਤੋ ਬਾਦ ਨਾ ਕੁਝਖਾਦਾ ਨਾ ਕੁਝ ਪੀਤਾ ਟੀ ਜਦੋਂ ਓਹਨਾ ਨੀ ਸਨੀ ਬਾਹਰ ਕਦ੍ਯਾ ਟੀ ਓਹ ਕੇਹੰਡੀ ਗੀ ਤੁਹਾਡੀ ਇਮ੍ਮਿਗ੍ਰਾਤਿਓਂ ਵਾਲੀ ਜੇਰੀ ਉਕ ਬੋਆਰ੍ਦਰ ਅਗੇੰਕ੍ਯ ਡੀ ਬੰਦੀ ਆ ਓਹ ਆ ਗਏ ਆ ਓਹ ਸਾਨੂ ਗਦੀ ਏਚ ਬੇਤਹਾ ਕ ਸਾਨੂ ਨੀ ਪਤਾ ਕਿਤਹੀ ਲੀ ਕ ਗਏ ਟੀ ਓਹ ਸਾਨੂ detention Center ਏਚ ਲੀ ਗਏ Detention Center ਦਾ ਮਤਲਬ ਇਹ ਹੁੰਦਾ ਵੀ ਜਿੰਨਾ Time ਤਕ ਤੁਹਾਨੂ ਓਹਨਾ ਨੀ ਤਿਕ੍ਕੇਟ ਨੀ ਤੁਹਾਡੀ ਇੰਡੀਆ ਦੀ ਨੀ ਕਰਨੀ ਓਹਨਾ Time ਤਕ ਇਹ ਤੁਹਾਨੂ ਓਥੀ ਰਖਦੀ ਨੀ ਟੀ ਓਹਨਾ ਨੀ ਓਥੀ ਓਥੀ ਖਾਨ ਪੀਣ ਨੂ ਵਾਦਿਯ ਸੀ ਗਾ ਰੇਹਾਨ ਸੇਹਾਂ ਨੂ ਵਾਦਿਯ ਸੀ ਗਾ ਅਗਲੀ ਗ੍ਯ੍ਮ ਵਗੇਰਾ ਵੀ ਸੀ ਗਾ ਓਥੀ ਖੇਡਾਂ ਨੂ ਗਾਮੇਸ ਵਗੇਰਾ ਵੀ ਖਾਦੋੰਡੀ ਸੀ ਟੀ ਮਰਾ ਮੋਟਾ ਕਾਮ ਕਰਦੀ ਨਾਲ ਪੇਸੀ ਵ ਦੇ ਦੇਂਦੀ ਅਗਰ ਤੁਸੀਂ Extra ਆਪਣਾ ਕੋਈ ਕੁਝ ਖਾਨਾ ਪੀਨਾ ਅਪਨੀ ਮਤਲਬ ਡੀ ਹਿਸਾਬ ਨਾਲ ਟੀ ਉਸ ਤੋ ਬਾਦ ਗੀ ਫੇਰ ਡੇਢ਼ ਕੋ ਮਹੀਨਾ ਕਟੀਆ ਮੇਨ ਓਥੀ ਮੇਂ ਡੇਢ਼ ਕੋ ਮਹੀਨੀ ਬਾਦ ਮਨੁ ਓਹਨਾ ਨੀ ਪੁਚ੍ਯਾ ਆ ਕ ਵੀ ਟੋਹੜਾ ਕੈਸੇ ਜੇਰਾ ਓਹ ਕੈਸੇ ਤੁਸੀਂ ਲਾਯਾ ਨੀ ਟੀ ਤੁਸੀਂ ਵੀ ਇੰਡੀਆ ਨੂ ਜਾਣਾ ਪੀਨਾ ਤੁਹਾਨੂ ਵਕੀਲ ਮੇਂ ਓਥੀ ਕੀਤਾ ਨੀ ਪਚ ਚੀ ਸਾਲ ਹੋ ਗਏ ਸੀ ਮੇਰਾ ਵੀ ਜੀ ਕਰਦਾ ਸੀ ਹੁਣ ਕੋ ਮੈਂ ਵਾਪਿਸ ਜਾਵਾ ਓਥੇ ਫਿਰ ਮੈਂ ਕੋਈ ਵਕੀਲ ਕੀਤਾ ਨੀ ਟੀ ਓਹਨਾ ਨੀ ਗ ਮੇਰੀ ticket ਕਰਾਈ ਤਿਕ੍ਕੇਟ ਕਰ ਕ ਟੀ ਹਾਫ੍ਟੀ ਪਿਛੋਂ ਫੇਰ ਮੁਰ ਕ ਮਨੁ ਆਇਰ ਪੋਰਟ ਟੀ ਲੀ ਗਏ ਆਇਰ ਪੋਰਟ ਟੀ ਲੈ ਜਾ ਕ ਟੀ ਓਹ ਕੇਹੰਡੀ ਵੀ ਹਨ ਵੀ ਹੁਣ ਤੇਨੁ ਅਪ੍ਪਨ ਪਾਸ੍ਸ੍ਪੋਰਟ ਨੀ ਦੇਣਾ ਜਦੋਂ ਤੇਨੁ ਜਹਾਜ਼ ਏਚ ਬੇਤਹਾ ਦਾਵਾਂ ਗੀ ਉਸ ਤੋ ਬਾਦ ਤੇਨੁ ਪਾਸਪੋਰਟ handover ਕਰਾਂ ਗੀ ਆਪਾ ਟੀ ਓਹਨਾ ਨੂ ਇੰਜ ਕੀਤਾ ਟੀ ਓਹਨਾ ਨੀ ਮਨੁ ਗੀ ਬੇਥਾਯਾ ਟੀ ਜਦੋਂ ਮੇਂ ਪੋੰਚ੍ਯਾ ਏਥੀ India ਨੌ ਟੀ ਮੇਰੀ ਘਰ ਡੀ ਬੋਹਤ ਖੁਸ਼ ਸੀ ਗੀ ਪਰ ਮਨੁ ਪਤਾ ਹੈ ਕ ਮੇਂ ਜੇਰਾ ਹੁਣ ਨਿਨੇ ਗੰਤ੍ਯਾ ਦਾ ਸਫ਼ਰ ਅਜੇ ਤੋ ਚੇ ਸਾਲ ਪੇਹ੍ਲਾਂ ਜਦੋਂ ਮੇਂ ਜਾਣਾ ਸੀ ਓਹ੍ਦੁ ਕਿਸ Mood ਏਚ ਕੀਤਾ ਟੀ ਜਦੋਂ ਮੇਂ ਓਥੋਂ ਵਾਪਸ ਯਾ ਨਾ ਚਾਹ ਕ ਵੀ ਓਹ ਮੇਰਾ ਜੇਰ੍ਰਾ ਨਿਨੇ ਗੰਤ੍ਯਾ ਦਾ ਸਫ਼ਰ ਮਨੁ ਇੰਜ ਲਗੀ ਵੀ ਪਤਾ ਨੀ ਮੇਂ ਕਿੰਨੀ ਮਹੀਨੀ ਤੋ ਜਹਾਜ਼ ਏਚ ਬੇਤਹਾ ਨਾ ਮੇਂ ਓਥੀ ਕੁਝ ਖੜਾ ਨਾ ਕੁਝ ਪੀਤਾ

ਜਦੋਂ ਉਥੇ ਆਯਾ ਤੇ ਓਹਨਾ ਨੇ ਮੇਰੇ ਦਸ ਸਾਲ ਦਾ ban ਲਾ ਦਿਤਾ ਗੀ ਤੁਸੀਂ ਦਸ ਸਾਲ ਇੰਗ੍ਲੈੰਡ ਨੀ ਆ ਸਕਦੇ। India ਨੂ ਯਾ India ਆਯਾ ਜਦੋਂ ਮੇਂ ਮਨੁ ਸਾਰਾ ਕੁਝ ਵਖਰਾ ਲਗੀ ਲੋਗ ਏਥੋਂ ਡੀ ਵੱਖਰੇ ਓਹਨਾ ਦਾ ਸੋਚਣੀ ਵਖਰੀ ਲੱਗੀ ਮੇਰੀ ਸੋਚ ਵਖਰੀ ਸੀ ਓਹ ਆਹ ਗਲ ਹੈ ਵੀ ਹੋਇ ਜਾਂਦੀ ਆ ਬੰਦੇ ਦੀ ਤੇ ਬਸ ਇਥੇ ਆ ਕੇ ਫੇਰ ਕਮ ਕਾਰ ਚੇ ਲਗ ਗਏ।

ਹਾਂਜੀ ਭਾਈ ਮੇਰਾ ਨਾਂ ਸੋਨੂੰ ਆਂ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਗੁਰਦਾਸਪੁਰ 'ਚ ਰਹਿਨਾ ਲਾਗੇ ਸਾਗੇ

ਸਾਡਾ ਘਰ ਪੂਰੇ ਸ਼ਹਿਰ ਦੇ ਵਿੱਚ ਗੱਬੇ ਹੈ ਅਸੀਂ ਗੱਬ 'ਚ ਰਹਿੰਦੇ ਹਾਂ। ਹੋਰ ਸਾਡੇ ਲਾਗੇ ਘਰਾਂ ਦੇ ਲਾਗੇ ਪੰਜ ਸੱਤ ਘਰ ਆ ਅਸੀਂ center ਦੇ ਵਿੱਚ ਰਹਿਣ ਵਾਲੇ ਹਾਂ ਬਹੁਤ ਵਧੀਆ ਪੱਕੀਆਂ ਗਲੀਆਂ ਵਾਂ। ਖੁੱਲੀਆਂ ਸੜਕਾਂ ਵਾਂ ਅਸੀਂ ਇਹ ਚੀਜ਼ ਨਾਲ ਬਹੁਤ ਖ਼ੁਸ਼ਨਸ਼ੀਬ ਹਾਂ ਜਿਹੜੇ ਮਤਲਬ ਇਹ ਚੀਜ਼ ਦੇ ਵਿੱਚ ਰਹਿਣ ਵਾਲੇ ਹਾਂ ਤੇ ਸਾਨੂੰ ਪੰਜਾਬੀ ਬਹੁਤ ਹੀ ਵਧੀਆ ਲੱਗਦੀ ਹੈ। ਅਸੀਂ ਪੰਜਾਬੀ ਬੋਲਣਾ ਪਸੰਦ ਕਰਦੇ ਹਾਂ ਪੰਜਾਬੀ ਰੋਟੀ ਪਾਣੀ ਖਾਣਾ ਪਸੰਦ ਕਰਦੇ ਹਾਂ। ਹਰ ਚੀਜ਼ ਮੰਨ ਲਾ ਜਿਹੜਾ ਪੰਜਾਬੀ ਦੇ ਨਾਲ ਸਾਡੀ ਜੁੜੀ ਹੋਈ ਹੈ। ਹੋਰ ਸਾਡੇ ਲਾਗੇ ਘਰਦੇ ਲਾਗੇ ਬਾਹਰ ਇੱਕ ਪਿੱਪਲ ਦਾ ਦਰਖਤ ਆ। ਇੱਕ ਅੰਬ ਦਾ ਬੂਟਾ ਵਾ ਜਦੋਂ ਕਿਤੇ ਅਸੀਂ ਛੁੱਟੀ ਮਾਰੀਏ ਅਸੀਂ ਜਾ ਕੇ ਉਹਦੇ ਥੱਲੇ ਬਹਿ ਜਾਣਾ ਹੁੰਦਾ ਉੱਥੇ ਬੰਦੇ ਤਾਸ ਤੂਸ ਖੇਡਦੇ ਆ।

ਹੋਰ ਲੋਕਾਂ ਨੇ ਸਾਡੇ ਘਰਾਂ ਦੇ ਲਾਗੇ ਡੰਗਰ ਵੱਛੇ ਰੱਖੇ ਆ ਬਹੁਤ ਡੰਗਰ ਵੱਛੇ ਅਸੀਂ ਵੀ ਰੱਖੇ ਹੋਏ ਆ ਅਸੀਂ ਪੱਠੇ ਸਾਮਾਂ ਨੂੰ ਪਾਈਦੇ ਆ ਉਹਨਾਂ ਨੂੰ। ਉਹ ਪਹਿਲਾਂ ਜਾ ਕੇ ਸਵੇਰੇ ਲਿਆਈਦੇ ਹੈ ਫਿਰ ਵੱਡੀਦਾ ਕੁਤਰੀ ਦਾ ਉਹਨਾਂ ਨੂੰ ਪਾ ਦੇਈਦਾ ਵਾ ਡੰਗਰਾਂ ਨੂੰ ਫਿਰ ਅਸੀਂ ਧਾਰਾਂ ਚੋਣੀਆਂ, ਦੁੱਧ ਕੱਢਣਾ ਫਿਰ ਦੁੱਧ ਦੇ ਵਿੱਚ ਮਲਾਈ ਕੱਢਣੀ ਉਹਨੂੰ ਮਲਾਈ ਕੱਢ ਕੇ ਵੇਚਣਾ ਅਸੀਂ। ਮਲਾਈ ਵੇਚਣੀ ਆਂ ਘਿਉ ਵੱਖਰਾ ਕੱਢ ਲੈਣਾ ਅਸੀਂ ਦੁੱਧ ਵੱਖਰਾ ਵੇਚਣਾ ਫਿਰ ਅਸੀਂ ਸਾਮਾਂ ਨੂੰ ਡੰਗਰਾਂ ਨੂੰ ਜਾ ਕੇ ਖੜਨਾ ਸੱਪੜ ਦੇ ਵਿੱਚ ਨਹਿਰ ਦੇ ਵਿੱਚ ਉਹਨਾਂ ਨੂੰ ਜਾ ਕੇ ਨਵਾਉਣਾ ਧਵਾਉਣਾ ਨਵਾ ਧਵਾ ਕੇ ਅਸੀਂ ਉਹਨਾਂ ਨੂੰ ਫਿਰ ਲੈ ਆਉਣਾ ਜੀ ਫਿਰ ਉਹਨਾਂ ਨੂੰ ਪਾਣੀ ਪੂਣੀ ਪਿਲਾਉਣਾ ਠੰਢਾ। ਸੇਵਾ ਕਰਨੀ ਡੰਗਰ ਵੱਛੇ ਦੀ ਕਿਉਂਕਿ ਸਾਨੂੰ ਉਹ ਦੁੱਧ ਦਿੰਦੇ ਹੈ, ਸਾਡਾ ਕਾਰੋਬਾਰ ਚੱਲਦਾ ਉਹਨਾਂ ਨਾਲ ਤੇ ਇਹੋ ਜਿਹਾ ਹੀ ਆ ਪੰਜਾਬੀ। ਹਮ ਤੇ ਜਾਂ ਪੰਜਾਬੀ ਦੇ ਵਿੱਚ ਨਾ ਅਸੀਂ ਜਿਹਨੂੰ ਕਹਿੰਦੇ ਹਾਂ ਚਾਹ ਬਹੁਤ ਵਧੀਆ ਬਣਦੀ ਹੈ ਦੁੱਧ ਦੀ ਹਰ ਚੀਜ਼ ਮਤਲਬ ਬਹੁਤ ਵਧੀਆ ਸੀ। ਹੋਰ ਬਾਕੀ ਸਾਡੇ ਲਾਗੇ ਆਂਡ ਗੁਆਂਢ ਨੇ ਕੰਮ ਸ਼ੁਰੂ ਕੀਤਾ ਵਾ ਕਮਰੇ ਕੁਮਰੇ ਪਾਉਂਦੇ ਆ ਨੀਹਾਂ ਪੁੱਟਣਦੇ ਆ। ਅਸੀਂ ਉਹਨਾਂ ਲਾਗੇ ਬਹਿ ਜਾਈਦਾ ਵਾ ਵਧੀਆ ਤਰੀਕੇ ਨਾਲ ਉਹ ਸਾਡੇ ਨਾਲ ਬੋਲਦੇ ਅਸੀਂ ਉਹਨਾਂ ਨਾਲ ਬੋਲਦੇ ਹਾਂ ਹੋਰ ਕਿੱਥੋਂ ਦੀ ਤੁਹਾਨੂੰ ਗੱਲ ਦੱਸੀਏ। ਮੈਂ ਇੱਕ ਦਿਨ ਚਲਾ ਗਿਆ ਦੀਨਾ ਨਗਰ ਬਸੇ ਬਹਿ ਕੇ ਗਿਆ ਬਸ ਹੋ ਗਈ ਪੈਂਚਰ ਬਸ ਹੋ ਗਈ ਪੈਂਚਰ ਜੀ ਅਸੀਂ ਅੱਧਾ ਪੌਣਾ ਘੰਟਾ ਉੱਥੇ ਖਲੋ ਬੜੇ ਖੱਝਲ ਖ਼ਰਾਬ ਹੋਏ। ਖੱਝਲ ਖ਼ਰਾਬ ਹੋ ਗਏ ਜਦੋਂ ਅਸੀਂ ਆਏ ਫਿਰ ਉੱਥੇ ਲੱਗਾ ਪੈਂਚਰ ਬਸ ਦਾ ਲਵਾਇਆ ਪਹਿਲਾਂ, ਸਾਰਿਆਂ ਨੇ ਧੱਕਾ ਧੁੱਕਾ ਮਾਰ ਕੇ ਪੈਂਚਰ ਵਾਲੀ ਦੁਕਾਨ ਤੇ ਕਰੀ। ਫਿਰ ਅਸੀਂ ਜੀ ਉੱਥੇ ਪੈਂਚਰ ਲਵਾਇਆ ਪੈਂਚਰ ਲਵਾ ਕੇ ਅਸੀਂ ਫਿਰ ਖੜਿਆ ਫਿਰ ਬੈਠੇ ਬਸ 'ਚ ਬਸ ਵਾਲੇ ਨੇ ਸਾਨੂੰ ਫਿਰ ਮੰਨ ਲਾ ਇਹ ਦੀਨਾ ਨਗਰ ਪਹੁੰਚਾਇਆ, ਦੀਨਾ ਨਗਰੋਂ ਫਿਰ ਅਸੀਂ ਜੀ ਵਾਪਿਸ ਆਏ ਪੰਦਰਾਂ ਵੀਹ ਕਿੱਲੋਮੀਟਰ ਦਾ ਫ~ ਫ~ ਫ਼ਰਕ ਸੀ ਪੰਦਰਾਂ ਵੀਹ ਕਿੱਲੋਮੀਟਰ ਅਸੀਂ ਬਸ ਤੇ ਜਾ ਗਏ ਤੇ ਬਸ ਤੇ ਆਏ, ਮੋਟਰ ਸਾਇਕਲ ਹੈਗਾ ਸੀ ਉਹ ਪੈਂਚਰ ਹੋਇਆ ਸੀ। ਮੋਟਰ ਸਾਇਕਲ ਤੇ ਅਸੀਂ ਗਏ ਨੀ, ਅੱਜ ਕੱਲ੍ਹ ਨਾਕੇ ਬੜੇ ਲੱਗਦੇ ਆ ਨਾ ਇਹ ਚੱਕਰ ਦੇ ਵਿੱਚ ਮੋਟਰ ਸਾਇਕਲ ਦੇ ਨਾਕੇ ਲੱਗ~ ਲੱਗਦੇ ਆ, ਅਸੀਂ ਕਹੰਦੇ ਹਾਂ ਵੀ ਚਲੋ ਨਾਕਾ ਨੂਕਾ ਤੇ ਅੱਜ ਕੱਲ੍ਹ ਇਕੱਤੀ ਮਾਰਚ ਚੱਲਣ ਦਿਆ।

ਕਦੇ ਤੁਸੀਂ ਚੱਪਲ ਪਾਈ ਆ ਤਾਂ ਚਲਾਣ ਕਦੇ ਤੁਸੀਂ ਪ੍ਰਦੂਸ਼ਣ ਤੁਹਾਡੇ ਕੋਲ ਹੈਨੀ ਹੈ ਤਾ ਚਲਾਣ, ਪੰਜ ਪੰਜ ਹਜ਼ਾਰ ਦਾ ਚਲਾਣ ਕੱਟਦੇ ਹੈ। ਤੁਸੀਂ ਦੱਸੋ ਮਾੜਾ ਬੰਦਾ ਬੇਚਾਰਾ ਕੀ ਕਰੇ।